ਤੇ ਪਾਰਕ ਖੇਤ ਬਹੁਤ ਵੱਡਾ ਹ ਇੱਥੇ ਮਰਚਾ ਦੇ ਬੂਟੇ ਲੱਗੇ ਆਸੇ ਪਾਸੇ ਹਰਿਆਲੀ ਹ।

ਇਹ ਪਿਚਰ ਦਾ ਵਿਊ ਬਹੁਤ ਵਧੀਆ ਐ ਬਹੁਤ ਵਧੀਆ ਕਰਿਆਨੇ ਦੀ ਸ਼ੋਪ ਐ ਉੱਤੇ ਸ਼ੈਮਪੂ ਟੰਗੇ ਹੋਏ ਐ ਹੋਰ ਵੀ ਤਰਾਂ ਦੇ।

ਗੋਭੀ ਪਈ ਏ ਔਰ ਘੀਆ ਪਿਆ ਏ ਟਮਾਟਰ ਪਏ ਲਾਲ-ਲਾਲ ਪਿਆਜ ਪਏ ਏ।

ਇਹ ਇੱਕ ਵਿਊ ਵੇਖ ਰਹੇ ਹੋ ਇੱਕ ਦਫ਼ਤਰ ਦਾ ਵਿਊ ਏ ਇੱਥੇ ਟੇਬਲ ਪਿਆ ਉੱਤੇ।

ਇਹ ਵੱਡੇ-ਵੱਡੇ ਲੰਬੇ-ਲੰਬੇ ਗੈਸ ਸਿਲੇਂਡਰ ਪਏ ਐ ਇਹ ਹਸਪਤਾਲਾਂ ਦੇ ਕੰਮ ਆਂਦੇ ਐ।

ਸਾਹਮਣੇ ਜਾਲੀ ਲੱਗੀ ਹੋਈ ਹੈ ਇੱਧਰ ਵੀ ਲੰਬੇ-ਲੰਬੇ ਸਿਲੈਂਡਰ ਪਏ ਆ ਬੰਨੇ ਹੋਏ ਆ।

ਇਹ ਜਿਹੜਾ ਤੁਸੀਂ ਵਿਊ ਵੇਖ ਰਹੇ ਹੈ ਇਹ ਪਹਾੜਾਂ ਦਾ ਵਿਊ ਹੈ ਪਹਾੜ ਬੜੇ ਬੜੇ ਵੱਡੇ ਐ।

ਦੁਲਹਾਨਾ ਤਿਆਰ ਕੀਤਾ ਜਾਂਦਾ ਹੈ ਹੋਰ ਵੀ ਵਿਆਹ ਸ਼ਾਦੀਆਂ ਤੇ--

ਕੁਰਸੀ ਪਈ ਐ ਨਾਲ ਟੇਬਲ ਪਿਆ ਐ। ਦਰਾਜ ਐ ਇੱਥੇ ਸ਼ੈਂਪੂ ਸ਼ੁੰਪੂ ਪਏ --

ਇੱਥੇ ਏ_ਟੀ_ਐਮ ਲੱਗਿਆ ਹੋਇਆ ਏ_ਟੀ_ਐਮ ਚੋ ਲੋਕ ਪੈਸੇ ਕਢਾਣ ਨੂੰ ਖੜੇ ਆ।

ਵਿਊ ਬਹੁਤ ਵਧੀਆ ਹੈ ਆਸੇ ਪਾਸੇ ਦੁਕਾਨਾਂ ਹੈ ਦਫਤਰ ਹੈ ਬਾਹਰ ਆਟੋ ਖੜਾ ਹੈ ਆਟੋ ਸਵਾਰੀਆਂ ਲੈ ਕੇ ਜਾਊਗਾ ਅੰਦਰ ਸਵਾਰੀਆਂ--

ਲਾਈਟਾਂ ਲੱਗੀਆਂ ਹੈਂ ਇਹ ਬੱਚੇ ਖੁਸ਼ੀ ਮਨਾ ਰਹੇ ਹੈਂ ਬੱਚੇ--

ਇਹ ਸ਼ੋਰੂਮ ਦਾ ਵਾਤਾਵਰਨ ਬਹੁਤ ਵਧੀਆ ਹੈ ਇਹ ਪਿਕਚਰ ਬਹੁਤ ਵਧੀਆ ਹੈ ਇੱਥੋਂ ਬੇਟ ਮਿਲਦੇ ਵਧੀਆ ਵਧੀਆ।

ਤੇ ਝੰਡਾਂ ਚਾੜ੍ਹਨ ਲਗਾ ਪੰਦਰਾਂ ਅਗਸਤ ਦਾ ਪਤਾ ਨੀ ਛੱਬੀ ਜਨਵਰੀ ਦਾ ਮਾਹੌਲ ਹੈ।

ਇਧਰ ਮਸ਼ੀਨ ਵੱਡੀ ਪਈ ਏ ਇਥੇ ਪੁਰਜੇ ਪਾਰਜੇ ਬੰਦੇ ਆ ਮਸ਼ੀਨਾਂ ਚ ਹੋਰ ਵੀ ਸਮਾਨ ਵਦੀ--

ਏੱਥੇ ਊਪਰ ਮੁੰਡਾ ਪਾਣੀ ਦੇ ਰਿਹਾ ਹੈ ਪੌਧਿਆਂ ਨੂੰ ਉਪਰ ਗੁਲਾਬ ਦੇ ਫੁੱਲ ਲੱਗੇ ਹੋਇਆ ਦਰੱਖਤ ਲੱਗੇ ਹੋਇਆ ਏੱਥੇ ਦਾ ਵਾਤਾਵਰਣ ਬਹੁਤ ਵਧੀਆ ਹੈ।

ਪੌੜੀ ਲੱਗੀ ਹੋ ਪੌੜੀ ਚੜਨ ਨੂੰ ਇਧਰ ਹਰੇ ਟਾਟ ਵਿਛੇ ਆ ਏਧਰ ਆਰਕੈਸਟਾਂ ਦਾ ਸਮਾਨ ਪੂਰਾ ਪਿਆ।

ਰਕਸ਼ਿਆਂ ਦੇ ਉੱਤੇ ਸਵਾਰੀਆਂ ਬੈਠੀਆਂ ਹੋਈਆਂ ਸਵਾਰੀਆਂ ਨੂੰ ਉਡੀਕਦੇ ਪਏ ਆ।

ਬੈਠਣ ਆਲਿਆਂ ਸੀਟਾਂ ਮਿਲਦੀਆਂ ਐ ਬਹੁਤ ਇੱਥੇ ਸੇਨੇਟਰੀ ਦਾ ਸਮਾਨ ਮਿਲਦਾ ਐ ਹੋਰ ਟੂਟੀਆਂ ਟਾਟਿਆਂ ਵੀ ਮਿਲਦੀਆਂ ਹੋਰ ਵੀ --

ਤੇ ਹੱਥ ਧੋਣ ਵਾਲਾ ਵਾਸ਼ ਵੀ ਮਿਲਦਾ ਇੱਥੇ ਬਹੁਤ ਵਧੀਆ--

ਬੰਦਾ ਬੈਠਾ ਹੈ ਪੇਟੀਆਂ ਚ ਮੱਛੀਆਂ ਆਉਂਦੀਆਂ ਪੈਕ ਹੋਕੇ ਬਰਫ਼ ਚ ਲੱਗੀਆਂ ਹੁੰਦੀਆਂ।

ਹੋਰ ਸਾਈਕਲ ਵਾਲਾ ਵੀ ਭਾਈ ਖੜਾ ਇਹ ਠੇਕੇ ਤੋਂ ਦਾਰੂ ਲੈਣ ਵਾਸਤੇ ਇਥੇ ਦਾਰੂ ਬਹੁਤ ਵਧੀਆ ਮਿਲਦੀ ਹੈ ਪੀਂਦੇ ਆ ਲੋਕੀ ਬਹੁਤ ਪਾਣੀ ਪੂਣੀ ਪਾ ਕੇ ਖਾਰਾ ਪਾ ਗਏ।